ਹਾਂਜੀ ਸਤਿ ਸ਼੍ਰੀ ਅਕਾਲ ਜੀ

ਹੋਰ ਕੀ ਹਾਲ ਚਾਲ ਹੈ ਤੁਹਾਡਾ?

ਜੀ ਮੇਰਾ ਵੀ ਬਹੁਤ ਵਧੀਆ, ਜੀ ਅੱਜ ਮੈ ਨਾ ਤੁਹਾਨੂੰ call ਇਸ ਲਈ ਕੀਤੀ ਸੀ,

ਕਿ ਮੈ ਨਾ ਤੁਹਾਡੇ ਕੋਲੋਂ ਥੋੜੀ ਜਾਣਕਾਰੀ ਲੈਣੀ ਸੀ,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

Okay ਭਗਤ ਸੂਰਦਾਸ ਦਾ ਜਨਮ ਬ੍ਰਾਹਮਣ ਪਰਿਵਾਰ ਵਿਚ ਹੋਇਆ ਸੀ, ਭਾਈ ਕਾਨ ਸਿੰਘ ਨਾਭਾ ਅਨੁਸਾਰ ਉਹਨਾਂ ਦਾ ਪਹਿਲਾ ਨਾਮ ਮਦਨ ਮੋਹਨ ਬ੍ਰਾਹਮਣ ਸੀ ਉਹ ਸੰਸਕ੍ਰਿਤ,

ਤੇ ਭਗਤ ਸੂਰਦਾਸ ਜੀ ਜਿਹੜੇ ਸੀ, ਉਹ ਉਹਨਾਂ ਦੇ ਜਨਮ ਸਥਾਨ ਤੇ ਸਮੇ ਦੇ ਸੰਬੰਧ ਵਿਚ ਵਿਦਵਾਨਾਂ ਨੇ ਕਾਫੀ ਖੋਜ ਕੀਤੀ ਪਰ ਮਤਭੇਦ ਬਣੇ ਰਹੇ ਹੋਏ ਹਨ ਤੇ ਬਹੁਤੇ ਵਿਦਵਾਨ

ਸੂਰਦਾਸ ਜਿਹੜੇ ਸੀ ਉਹ ਨੇਤਰਹੀਣ ਸੀ ਪਹਿਲਾਂ ਜਨਮ ਤੋਂ ਹੀ ਤੇ ਉਹਨਾਂ ਨੇ ਬਾਹਰੀ ਦ੍ਰਿਸ਼ਾਂ ਦਾ ਇਹਨਾਂ ਮਤਲਬ ਯਥਾਰਤ ਤੇ ਸਜੀਵ ਚਿਤਰਣ ਕੀਤਾ ਹੈ ਕਿ ਲੱਗਦਾ ਹੀ ਨਹੀਂ ਕਿ ਉਹ ਜਨਮ ਤੋਂ ਨੇਤਰਹੀਣ ਸੀ ਤੇ

ਅੱਛਾ ਜੀ। ਉਹਨਾਂ ਦਾ ਸੁਭਾਅ ਕਿਹਾ ਜਿਹਾ ਕਿਹੋ ਜਿਹਾ ਸੀ, ਇਸ ਬਾਰੇ ਥੋੜਾ ਦੱਸੋ। ਹਾਂਜੀ ਮੈ ਤੁਹਾਨੂੰ ਦੱਸ ਦਿੰਦੀ ਅਹ ਸੂਰਦਾਸ ਵੈਰਾਗੀ ਸੁਭਾਅ ਦੇ ਤੇ ਨਿਸ਼ਠਾਵਾਨ ਭਗਤ ਸੀ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਨੂੰ ਪੂਰਨ ਬ੍ਰਹਮ ਸਮਝ ਕੇ ਉਹਨਾਂ ਪ੍ਰਤੀ ਨਿਸ਼ਚਲ ਤੇ ਨਿਸ਼ਕਾਮ ਭਗਤੀ ਦਾ ਪ੍ਰਵਾਹ ਜਿਹੜਾ ਸੀ ਉਹ ਚਲਾਇਆ ਸੀ ਤੇ ਸੂਰਦਾਸ ਇਕ ਮਹਾਨ ਸੰਗੀਤਕਾਰ ਵੀ ਸਨ ਤੇ ਉਹਨਾਂ ਨੇ ਮਤਲਬ ਉਹਨਾਂ ਦੇ ਨਾਂ ਨਾਲ ਭਾਵੇ ਦਰਜਨਾਂ ਰਚਨਾਵਾਂ ਜੋੜੀਆਂ ਜਾਂਦੀਆਂ ਨੇ

ਸੰਸਾਰਕ ਵਿਸ਼ਿਆਂ ਪ੍ਰਤੀ ਅਰ~ ਅਹੁਚੀ ਵਾਲੇ ਵੈਰਾਗ ਭਾਵਨਾ ਤੇ ਤੇ ਪਤਿਤ ਹੋਣ ਦਾ ਇਹਸਾਸ ਆਦਿ ਵਿਸ਼ੇਸ਼ਤਾਵਾਂ ਉਹਨਾਂ ਨੂੰ ਮਹਾਨ ਭਗਤਾਂ ਦੀ ਕਤਾਰ ਵਿਚ ਲਿਆ ਕੇ ਖੜਾ ਕਰਦੀਆਂ ਨੇ ਤੇ ਉਹ ਜਿਹੜੇ ਸੀ ਇਕ ਤੁਕ ਸ਼ਬਦ ਮੋਹੱਲਾ ਪੰਜਵਾਂ ਦੇ ਨਾਂ ਹੇਠ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਸਾਰੰਗ ਅਧੀਨ ਦਰਜਨ ਨੇ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 ਸੂਰਦਾਸ ਨੇ ਉਸ ਨਾਲ, ਮਤਲਬ ਭੇਟਾ ਕੀਤੀਆਂ ਤੇ ਉਹ ਉਸ ਦਾ ਚੇਲਾ ਬਣ ਗਿਆ ਸੀ ਇਸ ਦੇ ਪੁਸ਼ਟੀ ਮਾਰਗ ਵਿਚ ਕੀ ਸ਼ਾਮਿਲ ਹੈ ਇਸ ਬਾਰੇ ਥੋੜਾ ਦੱਸੋ?

ਉਸ ਨਾਲ ਭੇਟਾ ਕੀਤੀ ਤੇ ਉਸ ਦਾ ਚੇਲਾ ਬਣ ਕੇ ਪੁਸ਼ਟੀ ਮਾਰਗ ਵਿਚ ਸ਼ਾਮਿਲ ਹੋ ਗਿਆ ਇਸ ਤੋਂ ਬਾਅਦ ਕ੍ਰਿਸ਼ਨ ਭਗਤ ਬਣ ਗਿਆ ਤੇ ਅਹ ਮਤਲਬ ਕ੍ਰਿਸ਼ਨ ਲੀਲਾਵਾਂ ਦਾ ਗਾਇਨ ਕਰਕੇ ਕਰਨੇ~ ਕਰਨ ਲਗੇ ਤੇ ਸੂਰਦਾਸ ਜਿਹੜੇ ਸੀ ਉਹ ਪ੍ਰਤੀਦਿਨ ਸ਼੍ਰੀ ਨਾਥ ਦੇ ਮੰਦਿਰ ਵਿਚ ਕੀਰਤਨ ਕਰਦੇ ਅਤੇ ਸਵੈ-ਰਚਿਤ ਕ੍ਰਿਸ਼ਨ ਲੀਲਾਵਾਂ ਦੇ ਪਦ ਗਾਉਂਦੇ ਇਸ ਤਰਾਂ ਸੂਰਦਾਸ ਨੇ ਤੇਤੀ ਵਰਸ਼ ਦੀ ਅਵਸਥਾ ਤੋਂ ਹੀ ਆਰੰਭ ਕਰਕੇ ਇਕ ਸੌ ਤਿੰਨ ਵਰ੍ਹਿਆਂ ਦੀ ਉਮਰ ਤਕ ਇਕ ਲਖ ਪਦਾਂ ਦੀ ਰਚਨਾ ਕੀਤੀ ਸੀ

ਇਹਨਾਂ ਦਾ ਪ੍ਰਮੁੱਖ ਰਚਨਾਵਾਂ ਕਿਹੜੀਆਂ-ਕਿਹੜੀਆਂ ਹਨ ਮੈਨੂੰ ਥੋੜਾ ਇਸ ਬਾਰੇ ਵੀ ਦਸ ਦਿਓ। ਮੈ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ ਲਹਿਰੀ, ਸੁਰਸਾਵਲੀ, ਤੇ ਸੁਰਸਾਗਰ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਦੱਸੀਆਂ ਜਾਂਦੀਆਂ ਨੇ ਤੇ ਸੁਰਸਾਗਰ ਜਿਹੜੀ ਆ ਇਹ ਸੁਰਸਾਗਰ ਉਹਨਾਂ ਦੀ ਪ੍ਰਮਾਣਿਕ ਰਚਨਾ ਮੰਨੀ ਜਾਂਦੀ ਆ ਸੁਰਸਾਗਰ ਵਿਚ ਚਾਰ ਪੰਜ ਹਜਾਰ ਪਦ ਹੀ ਮਿਲਦੇ ਹਨ ਸੁਰਸਾਗਰ ਵਿਚ ਇਹ ਪਦ ਹੈ ਕਿ ਜਿਹਨਾਂ ਵਿਚ ਸ਼੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਤੇ ਪ੍ਰੇਮ ਲੀਲਾਵਾਂ ਤੇ

ਅੱਛਾ ਜੀ ਇਹ

ਕ੍ਰਿਸ਼ਨ ਜੀ ਦੀ ਉਮਰ ਦੇ ਪੜਾਵ ਦੀਆਂ ਵੱਖ ਵੱਖ ਲੀਲਾਵਾਂ, ਜਨ੍ਮਸ਼ਟੀ, ਵਰੇਕੰਡ

ਕੇਸਾਂ ਦੀ ਮਤਲਬ ਸ਼ਿਕਾਇਤ ਕਰਨੀ, ਸ਼ਿਕੇ ਤੋਂ ਆਪਣੇ ਮਿਤ੍ਰਾਂ ਦੀ ਪਿੱਠ ਤੇ ਚੜ੍ਹ ਕੇ ਮੱਖਣ ਚੁਰਾਉਣਾ, ਗੋਪੀਆਂ ਦਾ ਮਟਕੀਆਂ ਭੰਨਣਾ, ਆਦ ਦਾ ਵਰਨਣ ਬੜੇ ਹੀ ਸੁੰਦਰ ਢੰਗ ਨਾਲ ਉਹਨਾਂ ਨੇ ਕੀਤਾ ਆ ਤੇ ਸੂਰਸਾਗਰ ਵਿਚ ਸ਼ਾਂਤ, ਦਾਸਯ, ਵਾਤਸਲਯ, ਸਖਯ, ਮਧੁਰਯੈ, ਪੰਜ ਪ੍ਰਕਾਰ ਭਗਤੀ ਦਾ ਪ੍ਰਤਿਪਾਦਨ ਹੈ। ਅੱਛਾ ਜੀ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

ਜੀ, ਮੈ ਤੁਹਾਨੂੰ ਦੱਸ ਦਿੰਨੀ ਆ ਇਸ ਬਾਰੇ ਸੂਰਦਾਸ ਜੀ ਬ੍ਰਿਜ ਭਾਸ਼ਾ ਦੇ ਸਰਵ ਸ਼੍ਰੇਸ਼ਠ ਕਵੀ ਹੈ ਤੇ ਉਹਨਾਂ ਦੀ ਕਾਵ ਰਚਨਾ ਵੀ ਬ੍ਰਿਜ ਭਾਸ਼ਾ ਵਿਚ ਕੀਤੀ ਹੈ ਸੁਰ ਕਵੀ ਵਿਚ ਸਯੋਗ ਤੇ ਵਿਯੋਗ ਸ਼ਿੰਗਾਰ ਦੋਹਾਂ ਦਾ ਸਫ਼ਰ-ਚਿੰਤਨ ਆ ਤੇ ਭਾਸ਼ਾ ਤੇ ਭਾਵ ਵਚਨ ਸੂਰਦਾਸ ਨੂੰ ਉੱਚ ਸ਼੍ਰੈਣੀ ਕਵੀ ਵਜੋਂ ਜਾਣਿਆ ਜਾਂਦਾ ਹੈ ਤੇ ਉਸ ਦੇ ਜਿਹੜੇ ਕਾਵਿ ਸੰਗੀਤ ਵਿਚ ਤਨਮ ਯਤਾ ਵਾ, ਮਧੁਰਤਾ, ਕੁਸ਼ਲਤਾ ਅਨੂਠੀ ਸ਼ਬਦਾਵਲੀ ਦਾ ਸੁੰਦਰ ਪ੍ਰਯੋਗ ਹੈ ਉਸਦੀ ਪ੍ਰਕਿਰਤੀ ਚਰਣ ਚਿਤਰਣ ਵੀ ਸਹਿਜ, ਭਾਵਾਤਮਿਕ ਤੇ ਸੁਭਾਵਿਕ ਹੈ ਅਸ਼ਠ ਪਦੇ ਅੱਠਾਂ ਕਵੀਆਂ ਵਿਚ ਉਨ੍ਹਾ ਦਾ ਉਘਾ ਸਥਾਨ ਹੈ। ਅੱਛਾ ਜੀ ਤੇ, ਮੱਧ ਕਾਲ ਵਿਚ ਭਗਤ ਸੂਰਦਾਸ ਜੀ ਨਾਂ ਦੇ ਇਕ ਤੋਂ ਵੱਧ ਸੰਤ ਕਵੀ ਹੋਏ ਹਨ ਇਸ ਬਾਰੇ ਥੋੜਾ ਦੱਸੋ ਜੀ ਮਧ ਕਾਲ ਵਿਚ ਭਗਤ ਸੂਰਦਾਸ ਜੀ ਦੇ ਨਾਂ ਮਤਲਬ ਜੀ ਨਾਂ ਦੇ ਇਕ ਤੋਂ ਵੱਧ ਸੰਤ ਕਵੀ ਹੋਏ ਨੇ ਇਕ ਪ੍ਰਸਿੱਧ ਕ੍ਰਿਸ਼ਨ ਭਗਤ ਸੂਰਦਾਸ ਹੈ ਜਿਸਨੇ ਸੁਰਸਾਗਰ ਗ੍ਰੰਥ ਲਿਖ ਕੇ ਕ੍ਰਿਸ਼ਨ ਦੀ ਮਹਿਮਾ ਨੂੰ ਘਰ ਘਰ ਪਹੁੰਚਾਇਆ ਸੀ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਸੂਰਦਾਸ ਜੀ ਦਾ ਜਿਹੜਾ ਜ਼ਿਕਰ ਆ ਇਹ ਹੋਰ ਭਗਤ ਹੋਏ ਨੇ ਕ੍ਰਿਸ਼ਨ ਭਗਤ ਸੂਰਦਾਸ ਦੇ ਸਮਕਾਲੀ ਸਨ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 ਸੰਸਕ੍ਰਿਤ, ਹਿੰਦੀ, ਫਾਰਸੀ ਦਾ ਪੂਰਨ ਵਿਦਵਾਨ ਸੀ ਇਹ ਤੇ ਪਹਿਲਾਂ ਇਹ ਅਕਬਰ ਦਾ ਲੇਖ~ ਅਹਿਲਕਾਰ ਅਵਧ ਦੇ ਇਲਾਕੇ ਸੰਧੀਲਾ ਦਾ ਹਾਕਮ ਸੀ ਪਰ ਅੰਤ ਨੂੰ ਵੈਰਾਗ ਦਾ ਦਸ਼ਾ ਵਿਚ ਸਬ ਕੁੱਝ ਤਿਆਗ ਕੇ ਵਿਕ੍ਰਤ ਹੋ ਗਿਆ, ਤੇ ਮਤਲਬ ਇੰਨ~ ਇਸ ਦੀ ਉਮਰ ਦਾ ਬਾਕੀ ਹਿੱਸਾ ਜਿਹੜਾ ਸੀ ਉਹ ਕਰਤਾਰ ਦੇ ਸਿਮਰਨ ਵਿਚ ਬਿਤਾਇਆ ਇਨ੍ਹਾਂ ਨੇ, ਤੇ ਭਗਤ ਸੂਰਦਾਸ ਦੀ ਜਿਹੜੀ ਸਮਾਧੀ ਕਾਸ਼ੀ ਪਾਸ ਵਿਦਿਆਮਾਨ ਆ ਤੇ ਇਸੇ ਮਹਾਤਮਾ ਦੀ ਬਾਣੀ ਜਿਹੜੀ ਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੇਖੀ ਜਾਂਦੀ ਹੈ,

ਅਹ ਜੀ ਇਸੇ ਭਗਤ ਸੂਰਦਾਸ ਜੀ ਬਾਰੇ ਸਿੱਖ ਜਗਤ ਵਿਚ ਕੀ ਸਾਖੀ ਪ੍ਰਸਿੱਧ ਹੈ, ਇਸ ਬਾਰੇ ਦੱਸੋ

ਪ੍ਰਧਾਨ ਭਜਨ ਗਾਉਂਦੇ ਰਹਿੰਦੇ ਤੇ ਇਕ ਦਿਨ ਬਾਦਸ਼ਾਹ ਅਕਬਰ ਨੇ ਆਪ ਦਾ ਵੈਰਾਗਮਈ ਭਜਨ ਸੁਣਿਆ ਤਾਂ ਇਹਨਾਂ ਪ੍ਰਭਾਵਿਤ ਹੋਇਆ ਕਿ ਆਪ ਨੂੰ ਰਿਹਾ ਕਰ ਦਿੱਤਾ ਸੀ ਤੇ ਦਰਬਾਰੀ ਕਵੀਆਂ ਵਿਚ ਸ਼ਾਮਿਲ ਹੋਣ ਲਈ ਬੇਨਤੀ ਵੀ ਕੀਤੀ ਪਰ ਭਗਤ ਸੂਰਦਾਸ ਜੀ ਨੇ ਇਨਕਾਰ ਕਰ ਦਿੱਤਾ ਕਿਉਂਕਿ ਹੁਣ ਉਹ ਜਿਹੜਾ ਸੀ ਆਪਣਾ ਮਨ ਪੂਰੀ ਤਰਾਹ ਪ੍ਰੇਮਾਂ ਭਗਤੀ ਵਿਚ ਲੀਨ ਹੋ ਚੁਕਿਆ ਸੀ ਤੇ ਉਹ ਜਿਹੜੇ ਸੀ ਪਰਮ ਲਕਸ਼ ਦੀ ਪ੍ਰਾਪਤੀ ਨੂੰ ਜੀਵਨ ਸਮਰਪਿਤ ਕਰ ਚੁਕੇ ਸਨ ਤੇ ਉਹ ਨੌਕਰੀ ਤੇ ਅਕਬਰੀ ਦੀ ਦਰਬਾਰ ਨੂੰ ਤਿਆਗ ਕੇ ਪ੍ਰਭੂ ਸਿਮਰਨ ਕਰਨ ਲੱਗੇ ਤੇ ਉਹਨਾਂ ਨੇ ਮਤਲਬ ਕਾਫੀ ਭਜਨ ਲਿਖੇ ਤੇ ਜਿਹੜੀ ਸੀ ਉਹ ਗ੍ਰੰਥ ਵਿਚ ਵੀ ਰਚਨਾ ਮੰਨੀ ਜਾਂਦੀ ਹੈ ਤੇ ਇਕ ਮੌਖਿਕ ਪ੍ਰੰਪਰਾ ਅਨੁਸਾਰ ਆਪ ਜੀ ਨੂੰ ਅਰਜਨ ਦੇਵ ਜੀ ਦੇ ਪਾਸ ਦਰਸ਼ਨ ਕਰਨ ਆਏ ਤੇ ਇਹਨਾਂ ਦੀ ਇੱਛਾ ਸੀ ਕਿ ਮੇਰੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੋ ਜਾਵੇ

ਅੱਛਾ ਜੀ

Okay ਜੀ ਵੈਸੇ ਇਹ ਸਾਰੀ ਜਾਣਕਾਰੀ ਤੁਹਾਡੇ ਕੋਲੋਂ ਪ੍ਰਾਪਤ ਕਰਕੇ ਮੈਂਨੂੰ ਬਹੁਤ ਵਧੀਆ ਲੱਗਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। Okay ਜੀ thank you so much ਮੈਨੂੰ ਵੀ ਵਧੀਆ ਲੱਗਾ ਕਿ ਮੈਂ ਤੁਹਾਡੇ ਨਾਲ ਇਹ ਜਿਹੜੀ ਜਾਣਕਾਰੀ ਆ ਉਹਨੂੰ ਸਾਂਝਾ ਕੀਤਾ।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 Hello hello ਮੈਂ ABC hello ਮੈਂ ABC logistic company ਤੋਂ ਮਾਸੂਮ ਗੱਲ ਕਰ ਰਹੀ ਹਾਂ ABC logistic company ਤੋਂ ਮਾਸੂਮ ਗੱਲ ਕਰ ਰਹੀ ਹਾਂ, ਮੈਂ ਤੁਹਾਡੀ ਕਿਸ ਤਰ੍ਹਾਂ ਸੇਵਾ ਕਰ ਸਕਦੀ ਹਾਂ sir

ਜੀ sir ਬਿਲਕੁਲ sir ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਸਾਡੀ company ਵਿੱਚ, ਇਸ ਤੋਂ ਬਾਅਦ ਮੈਂ ਤੁਹਾਨੂੰ ਕਹਿਣਾ ਚਾਹਾਂਗੀ sir ਤੁਸੀਂ ਨਾ, ਰੋਵੋ ਨਾ ਮੈਂ ਤੁਹਾਡੀ ਪੂਰੀ ਸਹਾਇਤਾ ਕਰਾਂਗੀ, Sir ਮੈਂ ਜਾਣਨਾ ਚਾਹਾਂਗੀ ਤੁਹਾਡਾ ਸੁੱਭ ਨਾਮ।

ਜੀ sir sir ਤੁਹਾਡਾ ਸਵਾਗਤ ਹੈ sir ਮੈਂ ਇਹ ਕੀ ਜਾਣ ਸਕਦੀ ਹਾਂ, ਤੁਹਾਨੇ ਜਿਹੜਾ fridge ਇਹ ਕਦੋਂ order ਕੀਤਾ ਸੀਗਾ? ਜੀ sir sir ਜਿਹੜਾ ਤੁਹਾਡਾ fridge ਹੈ ਇਹ ਤੁਸੀਂ ਦਸ ਦਿਨ ਪਹਿਲਾਂ order ਕੀਤਾ ਸੀ sir ਕੀ ਮੈਂ ਜਾਣ ਸਕਦੀ ਹਾਂ ਇਹ fridge ਤੁਸੀਂ online order ਕੀਤਾ ਸੀ ਜਾਂ phone ਤੋਂ order ਕੀਤਾ ਸੀ ਗੱਲ ਕਰਕੇ। ਜੀ sir sir ਕੀ ਮੈਂ ਜਾਣ ਸਕਦੀ ਹਾਂ ਜਿਹੜੇ ਇਹਦੇ ਪੈਸੇ ਸੀਗੇ ਉਹ ਤੁਸੀਂ online ਹੀ ਦਿੱਤੇ ਸੀ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਦਿੱਤੇ ਸੀ ਕਿ ਜਾਂ ਆਪਣੇ phone call ਰਾਹੀਂ ਕਟਵਾਏ ਸੀਗੇ ਆਪਣਾ ਇਹ ਦਾ ਇਹਦਾ ਕੀ ਕਹਿੰਦੇ ਹੁੰਦੇ ਨੇ sir ਆਪਣਾ account ਦਾ number ਦੱਸ ਕੇ ਜਾਂ ਫਿਰ ਹੋਰ ਕੋਈ OTP ਮਾਧਿਅਮ ਦੇ ਰਾਹੀਂ ਇਹ ਸਭ ਕੁਛ ਕੀ ਮੈਂ ਜਾਣ ਸਕਦੀ ਹਾਂ, ਤੁਸੀਂ ਪੈਸੇ ਜਿਹੜੇ ਸੀਗੇ ਇਹ ਆਪਣੇ ਕਿਸ ਮਾਧਿਅਮ ਰਾਹੀਂ ਉਹਨਾਂ ਨੂੰ company ਨੂੰ ਦਿੱਤੇ ਸੀਗੇ ਜੀ sir ਤੁਸੀਂ ਮੈਨੂੰ ਪੁੱਛ ਸਕਦੇ ਪੁੱਛ ਤੁਸੀਂ ਆਪਣੇ ਪੁੱਤਰ ਤੋਂ ਪੁੱਛ ਕੇ ਦੱਸ ਸਕਦੇ ਹੋ ਕਿ ਉਸਨੇ ਕਿਸ ਮਾਧਿਅਮ ਰਾਹੀਂ ਜਿਹੜੀ ਪੈਸਿਆਂ ਦੀ ਅਹ ਪੈਸਿਆਂ ਦਾ ਭੁਗਤਾਨ ਸੀਗਾ, ਉਹ ਕਿਸ ਮਾਧਿਅਮ ਰਾਹੀਂ ਪੈਸਿਆਂ ਦਾ ਭੁਗਤਾਨ ਕੀਤਾ ਗਿਆ ਸੀਗਾ online 'ਚ।

Hello hello ਹਾਂਜੀ sir ਆ ਰਹੀ ਹੈ ਦੱਸੋ, ਤੁਸੀਂ ਪਤਾ ਕਰਕੇ ਦੱਸ ਸਕਦੇ ਹੋ ਆਪਣੇ ਪੁੱਤਰ ਤੋਂ ਕਿ ਉਸਨੇ ਕਿੰਨੇ ਪੈਸਿਆਂ ਦਾ ਭੁਗਤਾਨ ਕੀਤਾ ਸੀਗਾ,

Sir ਮਾਫ਼ ਕਰਿਓ ਹਾਂਜੀ sir ਮੈਂ ਓਹੀ ਪੁੱਛ ਰਹੀ ਹਾਂ ਜੀ sir ਮੈਂ ਮਾਧਿਅਮ ਹੀ ਪੁੱਛ ਰਹੀ ਸੀ, ਕਿਸ ਮਾਧਿਅਮ ਰਾਹੀਂ payment ਕੀਤੀ, ਜੀ ਜੀ sir ਕੀ ਮੈਂ ਜਾਣ ਸਕਦੀ ਹਾਂ ਤੁਹਾਡਾ ਜਿਹੜਾ fridge ਦਾ order ID ਸੀਗਾ ਉਹ ਕਿੰਨਾ ਸੀਗਾ? ਹਾਂਜੀ ਪੁੱਛ ਕੇ ਦੱਸ ਦਓ ਆਪਣੇ ਪੁੱਤਰ ਤੋਂ ਕੋਈ ਗੱਲ ਨੀ ਕਢਵਾ ਕੇ ਉਸ ਤੋਂ ਦੱਸ ਦਓ phone ਚੋਂ, ਮੈਂ ਇੰਤਜ਼ਾਰ ਕਰ ਲਵਾਂਗੀ sir Sir ਹੌਲੀ ਹੌਲੀ ਦੱਸੋ sir ਦੁਬਾਰਾ ਦੱਸਿਓ ਤੁਹਾਡੀ ਆਵਾਜ਼ ਕੱਟ ਰਹੀ ਆ, ਬਾਰਾਂ ਪੰਜ ਸੌ ਪਚਵੰਜਾ ਇੱਕੀ ਇੱਕ ਦੋ ਪੰਜ ਪੰਜ ਦੋ ਇੱਕ end ਵਿੱਚ ਕੀ ਹੈ sir ਇੱਕੀ ਤੋਂ ਬਾਅਦ? ਹਾਂਜੀ sir ਇੱਕੀ ਦੋ ਠੀਕ ਹੈ sir ਦੋ ਇੱਕ ਦੋ ਪੰਜ ਪੰਜ ਪੰਜ ਦੋ ਇੱਕ ਦੋ sir ਇਹ ਜਿਹੜਾ number ਮੈਨੇ ਬੋਲਿਆ ਹੈ ਕੀ ਦੱਸ ਸਕਦੇ ਹੋ ਸਹੀ ਬੋਲਿਆ ਹੈ, ਦੋ ਇੱਕ ਪੰਜ ਪੰਜ ਪੰਜ ਦੋ ਇੱਕ ਦੋ। ਜੀ sir ਕੁਛ ਸਮਾਂ ਇੰਤਜ਼ਾਰ ਕਰੋ ਜਿਹੜੀ ਮੈਂ ਜਾਣਕਾਰੀ ਇਹ fridge ਦੀ ਤੁਹਾਡੀ ਮੈਂ ਤੁਹਾਨੂੰ ਹੁਣੇ ਦੱਸ ਦਿੰਦੀ ਹਾਂ ਕੁਛ ਸਮਾਂ line ਤੇ ਤੁਸੀਂ ਬਣੇ ਰਹੋ sir

Hello sir ਤੁਹਾਡਾ ਹਾਂਜੀ sir ਜਿਵੇਂ ਕਿ ਮੈਂ ਇੱਥੇ detail check ਕਰ ਪਾ ਰਹੀ ਹਾਂ, ਤੁਹਾਡਾ ਜਿਹੜਾ fridge ਹੈ, ਉਹ ਹਜੇ ਸਾਡੀ courier company ਵਿੱਚ ਕੱਲ੍ਹ ਨੂੰ ਪਹੁੰਚੇਗਾ, ਕੱਲ੍ਹ ਦੁਪਿਹਰ ਢਾਈ ਵਜੇ ਤੋਂ ਬਾਅਦ ਸਾਡੀ courier company ਵਿੱਚ ਢਾਈ ਵਜੇ ਤੋਂ ਲੈ ਕੇ ਚਾਰ ਵਜੇ ਵਿੱਚ ਵਿੱਚ ਕਦੇ ਵੀ ਉਹ ਪਹੁੰਚ ਸਕਦਾ ਹੈ ਉਸ ਤੋਂ ਬਾਅਦ ਜਿਹੜਾ sir ਤੁਹਾਡਾ fridge ਹੈ ਉਸਦੀ ਜਿਹੜੀ ਅਮ ਅਮ ਉਸ ਤੋਂ ਬਾਅਦ ਜਿਹੜੀ delivery ਹੈ, ਤੁਹਾਡੇ ਘਰ ਤੱਕ ਉਹ ਸਾਡੀ ਜਿਹੜੀ courier company ਵੱਲੋਂ ਹੈਗੀ ਹੈ ਉਹ ਦੋ ਦਿਨਾਂ ਦੇ ਵਿੱਚ ਵਿੱਚ ਕਰ ਦਿੱਤੀ ਜਾਵੇਗੀ ਸਮਾਣਾ ਪਿੰਡ ਤੱਕ ਦੋ ਦਿਨ ਉਸਨੂੰ ਲੱਗਣਗੇ, ਉਸ ਤੋਂ ਬਾਅਦ ਜਿਹੜੀ ਉਹਦੀ delivery ਕਰਨ ਲਈ ਜਦੋਂ ਉਹ ਸਾਡੇ courier ਵਿੱਚ ਰੱਖ ਜਾਣਗੇ ਉਸ ਤੋਂ ਬਾਅਦ ਉਹਦੀ ਸਾਰੀ ਕਾਗਜ਼ੀ ਕਾਰਵਾਈ ਕੀਤੀ ਜਾਵੇਗੀ ਅਤੇ ਤੁਹਾਡੇ ਤੋਂ confirm ਕਰਵਾਇਆ ਜਾਵੇਗਾ, ਪੱਕਾ ਕਰਵਾਇਆ ਜਾਵੇਗਾ ਫਿਰ ਤੁਹਾਡੇ, ਕੋਲ ਉਹ ਦੋ ਦਿਨਾਂ ਦੇ ਵਿਚਕਾਰ ਸਾਡੇ ਕਰਮਚਾਰੀਆਂ ਵੱਲੋਂ ਜਿਹੜਾ ਤੁਹਾਡਾ fridge ਹੈ ਉਹ ਪਹੁੰਚਾ ਦਿੱਤਾ ਜਾਵੇਗਾ ਅਤੇ ਤੁਹਾਡਾ ਜਿਹੜਾ order ਹੈ, ਉਹ ਤੁਹਾਡੇ ਕੋਲ ਪੂਰੀ ਹੀ ਸਹੂਲਤ ਅਤੇ ਸੁਰੱਖਿਆ ਨਾਲ ਪਹੁੰਚ

ਹਾਂਜੀ sir ਬਿਲਕੁਲ ਕੱਲ੍ਹ ਨੂੰ ਹਜੇ ਨੀ sir ਹਜੇ ਤਾ ਅੱਜ ਤਾਂ sir ਸਾਡਾ showroom ਬੰਦ ਹੋ ਚੁੱਕਿਆ ਹੈ ਕੱਲ੍ਹ ਨੁੰ ਪੂਰੇ ਢਾਈ ਵਜੇ ਤੋਂ ਬਾਅਦ ਸਾਡੇ ਕੋਲ ਉਹ fridge ਆ ਜਾਏਗਾ ਅੱਧਾ ਕੁ ਘੰਟਾ ਸਾਨੂੰ ਚਾਹੀਦਾ ਹੈ, ਉਸਦੀ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਉਸਨੂੰ store ਵਿੱਚ ਰੱਖਿਆ ਜਾਵੇਗਾ ਉਸ ਨੂੰ ਰੱਖਣ ਤੋਂ ਬਾਅਦ sir ਉਸਦੀ ਕੁਛ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ sir ਜਿਹੜਾ ਕਿ ਤੁਹਾਡਾ fridge ਹੈ ਉਸਨੂੰ ਚਿਣ ਦਿੱਤਾ ਜਾਵੇਗਾ ਅੱਗੇ delivery ਲਈ, ਫਿਰ ਜਦੋਂ ਉਸਨੂੰ ਅੱਗੇ ਚਾਰ ਵਜੇ ਤੋਂ ਬਾਅਦ ਉਸਦੀ ਅੱਗੇ delivery ਲਈ ਚਿਣਿਆ ਜਾਵੇਗਾ ਤਾਂ ਹੀ ਤੁਹਾਡਾ ਪੁੱਤਰ ਜਾਂ ਘਰ ਦਾ ਕੋਈ ਵੀ ਮੈਂਬਰ ਜਾਂ ਫਿਰ ਤੁਸੀਂ ਜਾਂ ਫਿਰ ਕੋਈ ਹੋਰ ਉਸਦੀ order ID number ਅਤੇ ਜਿਸ ਤੋਂ ਉਹ fridge order ਕੀਤਾ ਗਿਆ ਸੀ, ਉਹ ਵਾਲਾ mobile ਉਸਦੇ ਕੋਲ ਹੋਣਾ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਦੇਖ ਕੇ ਤੇ ਕੁਛ ਕ~ ਅਹ ਉਹਦੀਆਂ ਹੋਰ ਜਾਣਕਾਰੀ ਉਸ ਤੋਂ ਲੈ ਕੇ ਜਿਹੜਾ fridge ਹੈ ਉਸਨੂੰ ਦੇ ਦਿੱਤਾ ਜਾਵੇਗਾ sir ਕੱਲ੍ਹ ਨੂੰ ਇਹ ਤੁਹਾਨੂੰ fridge ਮਿਲ ਸਕਦਾ ਹੈ, ਜੇਕਰ ਤੁਹਾਡਾ ਪੁੱਤਰ ਸਾਢੇ ਚਾਰ ਵਜੇ ਸਾਡੇ logistic store ਤੇ ਆਉਂਦਾ ਹੈ Sir ਜਿਹੜਾ ਤੁਹਾਡਾ fridge ਹੈ ਉਸ ਦੇ ਜੇ ਟੁੱਟ ਭੰਨ ਉਹ ਜੋ ਵੀ ਹੈ ਉਹ ਤੁਹਾਡੀ ਜਿਹੜੀ company ਵਿੱਚ ਤੁਸੀਂ order ਕੀਤਾ ਹੈ, ਉਸ ਵਿੱਚ ਜਿਹੜਾ ਹੈ ਤੁਹਾਡਾ contact ਦਾ ਹੋਣਾ ਚਾਹੀਦਾ ਹੈ, ਸਾਡੇ ਵੱਲੋਂ ਇਸਦਾ ਕੋਈ ਵੀ ਭੁਗਤਾਨ ਜਾਂ ਫਿਰ ਕੁਛ ਵੀ ਨਹੀਂ ਕੀਤਾ ਜਾਵੇਗਾ ਇਹ ਅਤੇ

ਚੀਜ਼ ਪਹੁੰਚਾਉਣ ਤੱਕ ਦੇ ਪੈਸੇ ਦਿੱਤੇ ਜਾਂਦੇ ਹਨ sir ਤੁਹਾਡਾ ਧੰਨਵਾਦ ਹੈ ਸਾਨੂੰ call ਕਰਨ ਲਈ sir ਮੈਂ ਤੁਹਾਡੀ ਕੋਈ ਹੋਰ ਤਰੀਕੇ ਨਾਲ ਸੇਵਾ ਕਰ ਸਕਦੀ ਹਾਂ, ਕੀ ਤੁਸੀਂ ਮੈਨੂੰ ਦੱਸੋਂਗੇ? ਜੀ sir ਕੱਲ੍ਹ ਨੂੰ ਤੁਹਾਡਾ ਪੁੱਤਰ ਚਾਰ ਵਜੇ ਤੋਂ ਬਾਅਦ ਆ ਕੇ ਜਿਹੜੀ ਤੁਹਾਡੀ delivery ਹੈ, ਉਸ ਨੂੰ ਸਾਡੇ logistic store ਤੋਂ ਆ ਕੇ ਲੈ ਕੇ ਜਾ ਸਕਦਾ ਹੈ sir ਹਾਂਜੀ Hello hello sir ਹਾਂਜੀ sir sir ਕੀ ਮੈਂ ਤੁਹਾਡੀ ਕੋਈ ਹੋਰ ਸੇਵਾ ਕਰ ਸਕਦੀ ਹਾਂ?

ਬਸ ਵਧੀਆ ਕੀਰਤੀ, ਤੁਸੀਂ ਦੱਸੋਂ ਕਿੱਦਾਂ? ਬਸ ਥੋੜ੍ਹੀ ਤਬੀਅਤ ਜਿਹੀ ਖ਼ਰਾਬ ਹੈ। ਬਸ ਮਾੜਾ ਕੁ ਮੈਂ ਕੱਲ੍ਹ ਸ਼ਾਮ ਨੂੰ ਬਾਜ਼ਾਰ ਗਈ ਸੀ, ਤੇ ਇੰਨੀ ਮਿੱਟੀ ਇੰਨੀ ਉੱਡਦੀ ਪਈ ਸੀ ਨਾ ਉਹ ਮੇਰੇ ਸਾਹ ਸਾਹ ਮਤਲਬ ਨਸ਼ਾਂ ਵਿੱਚ ਮੈਂ ਸਾਹ ਲੈ ਰਹੀ, ਉਹ ਚੜ ਗਈ ਅੰਦਰ ਉਸ ਤਰ੍ਹਾਂ ਮੇਰੇ ਬਸ ਥੋੜ੍ਹਾ ਨੱਕ ਨੁੱਕ ਗਲੇ ਦਾ ਕੰਮ ਖ਼ਰਾਬ ਪਿਆ ਹੈ।

ਹਾਂ ਪਤਾ ਨੀ ਵੀ ਇੱਕ ਤਾਂ ਨਾ ਇਹ ਗੱਡੀਆਂ ਗੁੱਡੀਆਂ ਦਾ ਧੂੰਆ ਨਿਕਲਦਾ ਉਹਦਾ ਹੈ, ਫਿਰ ਉਪਰੋਂ ਦੀ ਆਹ ਨੇਰੀ ਨੂਰੀ ਚੱਲ ਪੈਂਦੀ, ਉਹ ਮਿੱਟੀ ਘੱਟਾ ਉੱਡਦਾ, ਉਹਦਾ pollution ਇੰਨਾ ਹੁੰਦਾ ਹੈ। ਹੋਰ ਮੈਂ ਸੁਣਿਆ ਦਿੱਲੀ ਗਈ ਸੀ। ਸਹੀ ਹੈ ਬਹੁਤ ਜ਼ਿਆਦਾ pollution ਹੋ ਗਿਆ ਹੈ, ਵੀ ਜਿੱਥੇ ਦੇਖ ਲਓ ਆਹ ਗੱਡੀਆਂ ਦਾ ਧੂੰਆ ਵੀ ਬੰਦਾ ਜੇਕਰ ਨਾ traffic ਤੇ ਹੁੰਦਾ ਇੰਨਾ ਢੇਰ ਕੋਈ ਬੰਦਾ ਦੋ ਮਿੰਟ ਖੜ ਜਾਂਦਾ ਕਿੱਥੇ ਤੇ ਗੱਡੀਆਂ ਦਾ ਧੂੰਆ ਨਿਕਲਦਾ, ਉਸ ਨਾਲ ਇੰਨਾ pollution ਫੈਲ ਗਿਆ ਹੈ. ਉੱਤੋਂ ਇਹ ਮਿੱਟੀ ਘੱਟਾ ਉੱਡਦਾ, ਉਸ ਨਾਲ ਵੀ ਬੰਦਾ ਘਰ ਤੋਂ ਬਾਹਰ ਨਿਕਲਣਾ ਔਖਾ ਹੀ ਹੋ ਗਿਆ ਜਾ ਨੀ ਸਕਦਾ ਕਿਤੇ। ਉਹੀ ਤਾਂ ਵੀ ਇੰਨਾ ਮਤਲਬ, ਸਰਕਾਰ ਨੇ ਵੀ ਹਾਲੇ ਰੋਕ ਲਾਈ ਪਈ ਹੈ, ਵੀ ਕਿ ਹਾਂ ਬਾਰਾਂ ਵਜੇ ਤੋਂ ਬਾਅਦ ਇਹ DJ ਡੂਜੇ ਨੀ ਲਾਉਣੇ, ਵੀ ਤਾਂ ਕਿ ਦੂਜੇ ਬੰਦੇ ਨੂੰ ਤਾਂ ਨਾ ਮੁਸ਼ਕਲ ਨਾ ਹੋਵੇ, ਅਗਰ ਜੇ ਤੁਸੀਂ ਕੋਈ function ਕਰ ਰਹੇ ਹੋ, ਕੁਛ ਕਰ ਰਹੇ ਹੋ ਤੇ ਆਪਣਾ ਮਤਲਬ ਘੱਟ ਆਵਾਜ਼ ਵਿੱਚ ਲਾ ਲਓ ਕਿਉਂਕਿ ਹੁਣ ਬਜ਼ੁਰਗ ਹੈ, ਬੱਚੇ ਹੈਂ ਛੋਟੇ, ਉਹਨਾਂ ਤੇ ਕੀ ਹੋਏਗਾ ਵੀ ਉਹਨਾਂ ਦੀ ਤਬੀਅਤ ਵੀ ਖ਼ਰਾਬ ਹੋਏਗੀ, ਤੇ ਸ਼ੌਰ ਇੰਨਾ ਮੱਚਦਾ ਹੈਗਾ ਵੀ ਸ਼ੌਰ ਪ੍ਰਦੂਸ਼ਣ ਕਰਕੇ ਕੰਨ ਕੁੰਨ ਦਰਦ ਹੁੰਦੇ, ਸਿਰ ਦਰਦ ਹੋਣ ਲੱਗ ਜਾਂਦੇ ਆ, ਸ਼ੌਰ ਪ੍ਰਦੂਸ਼ਣ ਨਾਲ ਵੀ ਪਤਾ ਕਿੰਨਾ ਮਤਲਬ ਬੰਦੇ ਨੂੰ ਬਿਮਾਰੀਆਂ ਫੈਲ ਜਾਂਦੀਆਂ ਨੇ, ਕਿੰਨਾ ਮਤਲਬ ਕੰਨ ਦੀ, ਸਿਰ ਦਰਦ, ਕਈਆਂ ਨੂੰ migraine ਹੋ ਰਹਿੰਦੇ ਆ ਕੁਛ ਤੇ ਮਤਲਬ ਵੀ ਸਰਕਾਰ ਨੇ rule ਕੱਢਿਆ ਵੀ ਹੋਇਆ ਵੀ ਆਪਣੀ limit ਵਿੱਚ ਲਾਓ, ਵੀ time ਰੱਖੇ ਗਏ ਪਰ ਨਾ, ਆਪਣੇ ਇੱਥੇ ਕਿੱਥੇ ਸੁਣਦੇ ਨੇ ਗੱਲਾਂ, ਆਪਣਾ ਤਾਂ ਚੱਲ ਚੱਕ DJ ਚਲਾ ਦਓ, ਇਹ ਦੇਖਦੇ ਨੀ ਵੀ ਬੰਦਾ ਦੂਜਾ ਵੀ ਔਖਾ ਹੁੰਦਾ, ਉਹਨੂੰ ਕਿੰਨੀ problem ਹੁੰਦੀ ਹੋਣੀ ਇਹ ਤਾਂ ਕੁਛ ਨੀ, ਦੇਖ ਲੈ ਹੁਣ ਬੰਦਾ ਨਾ ਕਿਤੇ ਮਤਲਬ ਬਾਹਰ ਨਾ ਕਿਤੇ ਘੁੰਮਣ ਫਿਰਨ ਜਾ ਸਕਦਾ, ਵੀ ਇੰਨਾ pollution ਹੋਇਆ ਪਿਆ ਹੈ, ਆਹ factories ਦਾ ਧੂੰਆ ਨਿਕਲਦਾ ਹੈ, ਉਹ ਹਵਾ ਵਿੱਚ ਫ਼ੈਲ ਜਾਂਦਾ ਹੈ, ਤੇ ਉਹ ਬੰਦਾ ਹੁਣ ਸਾਹ ਲੈਂਦਾ ਤੇ ਬੰਦੇ ਦੇ ਅੰਦਰ ਸ~ ਜਿੰਨੇ ਵੀ ਕੀਟਾਣੂ ਹੁਣ ਇਹ ਅੰਦਰ ਜਾਂਦੇ ਨੇ, ਤੇ ਬੰਦੇ ਨੂੰ ਕਈਆਂ ਨੂੰ ਅਸਥਮਾ ਦੀ problem ਹੋ ਜਾਂਦੀ ਹੈ, ਕਈਆਂ ਨੂੰ ਕੁਛ ਹੋ ਜਾਂਦਾ ਹੈ ਇੰਨਾ ਪ੍ਰਦੂਸ਼ਣ ਫੈਲਿਆ ਪਿਆ ਵੀ ਬੰਦਾ ਹੁਣ ਤਾਂ ਵੀ ਬਾਹਰ ਘੱਟ ਹੀ ਜਾਵੇ ਆਪਣਾ ਘਰ ਵਿੱਚ ਹੀ ਆਪਣਾ safe ਹੈ ਬੰਦਾ। ਉਹੀ ਗੱਲ ਹੈ ਹੁਣ ਦੇਖ ਜੇ ਭੂਚਾਲ ਵਗ਼ੈਰਾ ਜੋ ਆਉਂਦੇ ਨੇ pollution ਕਰਕੇ ਹੀ ਆਉਂਦੇ ਨੇ, ਵੀ ਅਗਰ ਆਪਣਾ ਵਾਤਾਵਰਣ ਸਾਫ਼ ਸੁਥਰਾ ਰਹੇਗਾ, ਤੁਸੀਂ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖੋਗੇ, ਭੂਚਾਲ ਕਿੱਥੋਂ ਆਏਗਾ। ਲੋਕੀ ਨਹਿਰਾਂ ਨੂਹਰਾਂ ਵਿੱਚ ਦੇਖ ਕਿੱਦਾਂ ਗੰਦ ਪਾ ਕੇ ਰੱਖਿਆ ਪਿਆ, ਵੀ ਪਾਣੀ ਦਾ ਕਿੰਨਾ ਗੰਦਾ ਇੰਨਾ ਮਾੜਾ ਹਾਲ ਹੋਇਆ ਪਿਆ ਕੋਈ ਬੰਦਾ ਪਾਣੀ ਨੀ ਪੀ ਸਕਦਾ ਵੀ ਨਹਿਰਾਂ ਨਦੀਆਂ ਦੇ ਵਿੱਚ ਇੰਨਾ ਮਾੜਾ ਹਾਲ ਹੈ।